ਇਸ ਤਸਵੀਰ ਵਿੱਚ ਇੱਕ ਸਟੇਜ ਦਿਖਾਈ ਦੇ ਰਹਾ ਹੈ ਇੱਕ ਸਕਰੀਨ ਦਿਖਾਈ ਦੇ ਰਹੀ ਹੈ।

ਅਮਰੂਦਾਂ ਦਾ ਬਾਗ਼ ਨਜ਼ਰ ਆ ਰਿਹਾ ਹੈ ਨੀਚੇ ਕੁਛ ਕੁਛ ਬੂਟੇ ਨਜ਼ਰ ਆ ਰਹੇ ਹਨ।

ਇਸ ਤਸਵੀਰ ਵਿੱਚ ਇੱਕ ਖੁੱਲੀ ਜਗਹਾ ਦਿਖਾਈ ਦੇ ਰਹੀ ਹੈ ਇਕ ਬਿਲਡਿੰਗ ਦਿਖਾਈ ਦੇ ਰਹੀ ਹੈ ਮੋਟਰਸਾਈਕਲ ਦਿਖਾਈ ਦੇ ਰਹੇ ਹਨ।

ਸ਼ੂਜ਼ ਵਾਲੀ ਦੁਕਾਨ ਦਿਖਾਈ ਦੇ ਰਹੀ ਹੈ ਸ਼ੂਜ਼ ਦਿਖਾਈ ਦੇ ਰਹੇ ਹਨ ਡੱਬੇ ਦਿਖਾਈ ਦੇ ਰਹੇ ਹਨ।

ਦੰਦ ਦਿਖਾਉਂਦੀ ਨਜ਼ਰ ਆ ਰਹੀ ਹੈ ਇੱਕ ਡਾਕਟਰ ਦਿਖਾਈ ਦੇ ਰਹਾ ਹੈ ਇੱਕ ਹੈਲਪਰ ਦਿਖਾਈ ਦੇ ਰਹੀ ਹੈ ਕੁਛ ਮਸ਼ੀਨਾ ਦਿਖਾਈ ਦੇ ਰਹੀਆਂ ਹਨ।

ਹਰੇ ਰੰਗ ਦੇ ਕੱਪੜੇ ਪਾਏ ਹਨ ਜੋ ਕਿ ਮੈਡੀਕਲ ਸਟੂਡੈਂਟ ਵੀ ਲੱਗ ਰਹੇ ਹਨ।

ਤਿੰਨ ਚਾਰ ਵਿੰਡੋ ਦਿਖਾਈ ਦੇ ਰਹੀਆ ਹਨ ਝਰਨੇਂ ਦਿਖਾਈ ਦੇ ਰਹੇ ਹਨ ਲੋਹੇ ਦਾ ਗੇਟ ਦਿਖਾਈ ਦੇ ਰਹਾ ਹੈ।

ਅਤੇ ਕੁਛ ਗੱਦੇ ਦਿਖਾਈ ਦੇ ਰਹੇ ਹਨ ਅੰਦਰ ਸ਼ੋਪ ਦੇ ਕੁਝ ਪੀਲੌਂਸ ।

ਇੱਕ ਸੋਫਾ ਦਿਖਾਈ ਦੇ ਰਿਹਾ ਹੈ ਗੁਲਦਸਤੇ ਦਿਖਾਈ ਦੇ ਰਹੇ ਹਨ ਦਿਵਾਰ ਤੇ ਸਟੈਅਰ ਦੇ ਸਾਹਮਣੇ ਲੱਗੇ ਹੋਏ ਤਸਵੀਰ ਦੇ ਫਲਾਵਰ੍ ਦਿਖਾਈ ਦੇ ਰਹੇ ਹਨ ਉਪਰ ਲਾਈਟਾਂ ਦਿਖਾਈ ਦੇ ਰਹੀਆਂ ਹਨ।

ਅਤੇ ਫੁੱਲਾਂ ਦੇ ਵਿੱਚ ਇੱਕ ਆਦਮੀ ਦਿਖਾਈ ਦੇ ਰੇਹਾ ਹੈ ਬੋਹਤ ਪਿਆਰੇ ਪਿਆਰੇ ਪਿੰਕ ਕਲਰ ਦੇ ਫਲਾਵਾਰ ਨਜਰ ਆ ਰਹੇ ਹਨ।

ਇੱਸ ਤਸਵੀਰ ਵਿੱਚ ਕੁੱਛ ਔਰਤਾਂ ਦਿਖਾਈ ਦੇ ਰਹੀਆਂ ਹਨ ਇੱਕ ਬੱਚਾ ਦਿਖਾਈ ਦੇ ਰਿਹਾ ਹੈ ਕੁੱਛ ਪੱਖੇ ਦਿਖਾਈ ਦੇ ਰਹੇ ਹਨ ਲਾਈਟਾਂ ਦਿਖਾਈ ਦੇ ਰਹੀਆਂ ਹਨ।

ਫਲੈਗ ਦਿਖਾਈ ਦੇ ਰਹੇ ਹਨ ਇੱਕ ਟਾਇਰ ਦਿਖਾਈ ਦੇ ਰਹਾ ਹੈ ਆਦਮੀ ਦਿਖਾਈ ਦੇ ਰਹਾ ਹੈ ਮਾਸਕ ਪਾਇਆ ਹੋਇਆ ਹੈ।